ਰੋਟੀ ਖਾ ਲਈ ਹੈ ਕਿ ਲੱਗਦਾ।

ਹਾਂ ਤੇ ਦੇਖਦੇ ਹਾਂ ਰੋਟੀ ਖਾਂਦੇ ਹਾਂ ਨੀਂਦਰ ਜਿਹੀ ਲੱਗਦੀ ਹੈ ਉੱਤੋਂ ਰੋਟੀ ਦਾ ਬਾਕੀ ਦੇਖਦੇ ਹਾਂ ਹਿਸਾਬ ਕਿਤਾਬ।

ਇਹ ਦਿਨ ਜਿਹੜੇ ਨਾ ਸੁਸਤੀ ਵਾਲੇ ਆ ਗਏ ਆ। ਆਹੋ ਆਹ ਦਿਨ ਏਦਾਂ ਦੇ ਆਉਂਦੇ ਕੱਚੇ ਜਿਹੇ ਜਦੋਂ ਆਹ ਕਣਕਾਂ ਪੱਕਦੀਆਂ ਨਾ ਸਰੋਂ ਨੂੰ ਫੁੱਲ ਪੈਂਦੇ ਆ। ਜਾਂ

ਆਹੋ ਮੈਂ ਉਹਦੀ ਗੱਲ ਕਰਨਡਿਆ ਠੀਕ ਠਾਕ ਆ। ਆਹੋ ਠੀਕ ਆ ਉਹ ਵੀ।

ਉਹ security guard ਲੱਗਣਾ ਇਹਨਾਂ ਨੇ।

ਏਦਾਂ ਹੀ ਘੁੰਮ ਫਿਰ ਕੇ ਚਾਰ ਦਿਨ ਕਿਤੇ ਤੇ ਚਾਰ ਦਿਨ ਕਿਤੇ

ਇਹ ਵੀ ਟਿੱਕ ਕੇ ਕੰਮ ਨੀ ਕਰਦਾ ਕਰ ਲਏ ਕੰਮ ਟਿੱਕ ਕੇ ਜੇ ਕਰਨਾ ਤੇ।

ਹਮ

ਤੇ ਆਉਣਾ ਨੀ ਇੱਧਰ ਸਾਡੇ ਕੋਲ ਕਿਸੇ ਦਿਨ। ਕੋਈ ਨੀ ਆਵਾਂਗੇ ਮਾਰਾਂਗੇ ਗੇੜਾ। ਫਿਰ ਸਾਨੂੰ ਨਾ ਕਹਿ ਦੇਈਂ ਵੀ ਸਾਨੂੰ ਸੱਦਿਆ ਨੀ ਗਾ। ਨਹੀਂ ਨਹੀਂ ਕੋਈ ਨੀ ਮਾਰਦੇ ਹਾਂ ਗੇੜਾ ਕਿਸੇ ਦਿਨ ਵਿਹਲੇ ਹੋ ਕੇ ਨਾ ਕੰਮ ਤੋਂ। Daddy ਮਾੜਾ ਜਿਹਾ ਤੁਰਨ ਫਿਰਨ ਵਾਲਾ ਹੁੰਦਾ ਨਾ। ਘਰਾਂ ਦੇ ਨਾ ਕੰਮ ਕਾਜ ਹੈਗੇ ਯਾਰ ਜ਼ਿਆਦੇ।

ਤੇ ਇਕੱਲਾ ਮੈਂ ਹੈਗਾ ਹਾਂ ਤੇ ਉਹ ਤਾਂ ਕਰਕੇ time ਜਿਹਾ ਨੀ ਲੱਗਦਾ। ਇਹ ਤਾਂ ਗੱਲ ਹਮ ਹਮ

ਕੱਢਦੇ ਹਾਂ time, time ਕੱਢਦੇ ਸਗਨ ਹੁੰਦਾ ਯਾਰ ਦੇਣਾ ਹੈਂ ਉਹ ਚੱਲ ਸ਼ਗਨ ਤੇ ਦੇਣਾ ਹੁੰਦਾ ਪਰ time ਵੀ ਚਾਹੀਦਾ ਨਾ ਅਗਲੇ ਬੰਦੇ ਨੂੰ ਘਰੋਂ ਆਉਣ ਨੂੰ। ਜਾਈਏ ਘੜੀ ਖੰਡ ਬੰਦਾ ਬੈਠੇ ਨਾ ਕੋਈ ਫ਼ਾਇਦਾ ਨੀ ਹੁੰਦਾ।

ਮੈਂ ਮੈਂ ਤੇ ਤੈਨੂੰ ਪਤਾ ਆਪਣਾ ਹੀ ਕੰਮ ਆ ਮੈਂ ਛੁੱਟੀ ਕਰ ਲੈਣੀ ਉੱਥੋਂ।

ਜਦੋਂ ਮਰਜ਼ੀ ਆ ਜਦੋਂ ਮਰਜ਼ੀ ਜਾ। ਹਾਂ ਇਹ ਤਾਂ ਗੱਲ ਹੈ।

ਕੋਈ ਗੱਲ ਨੀ ਕੰਮ ਖੁੱਲ ਜਾਣੇ ਆਂ ਚੜ੍ਹ ਗਿਆ ਮਹੀਨਾ ਮਾਰਚ ਖ਼ਤਮ ਹੋਣਾ ਨਾ ਇਹਨਾਂ ਦਿਨਾਂ ਦੇ ਵਿੱਚ ਹਰ ਪਾਸੇ ਅਸੀਂ ਜਦ ਜਾਂਦੇ ਨਾ ਉੱਥੇ ਸ਼ੁਰੂ ਹੁੰਦੀ ਆ ਉੱਥੇ ਵੀ ਕੰਮ ਨੀ ਹੁੰ

ਕਿੱਥੇ ਕਨਵੈਂ

ਜਾਣਾ ਵਾਂ ਤੇ ਚੱਲਦੇ ਹਾਂ ਇਕੱਠੇ ਹੀ ਚੱਲਾਂਗੇ।

ਕੱਲ੍ਹ ਤੋਂ ਸ਼ੁਰੂ ਆ ਫਿਰ ਵੀਰਵਾਰ ਤੋਂ।

ਆਹੋ ਅੱਜ ਤੇ ਇੱਥੇ ਆ ਮਤਲਬ ਅੱਜ ਬੁੱਧਵਾਰ ਆ।

ਅਸੀਂ ਸਨੀ ਐਤਵਾਰ ਹੀ ਜਾਣਾ ਵਾਂ ਇੱਥੋਂ ਗਿਰਜਿਓਂ ਜਾਣੀ ਆਂ ਇੱਥੇ ਜਿਹੜਾ ਨਾਭੇ ਗਿਰਜ਼ਾ ਨੀ ਹੈ।

ਤੇ ਮੇਰਾ ਯਾਰ ਪੰਗਾ ਜਿਹਾ ਚੱਲ ਪਿਆ ਦਾ ਸਹੁਰਿਆਂ ਨਾਲ ਇਹਨਾਂ ਨੇ ਵੀ ਉੱਥੇ ਹੋਣਾ ਤੇ ਫਿਰ ਉਹ ਉਹ ਜੇ ਉੱਥੇ ਭਰਾਵਾ ਤੈਨੂੰ tension ਹੀ ਕੋਈ ਨੀ ਗੀ ਅੱਛਾ।

ਆਵਾਜ਼ ਕੱਟ ਹੋਣ ਲੱਗ ਗਈ ਆ। ਤਰੀਕੇ ਨਾਲ ਜਾਇਜ਼ ਨਹੀਂ ਕਬੂਤਰ ਬਿੱਲੀ ਨੂੰ ਵੇਖ ਅੱਖਾਂ ਨੂੰ ਮੀਟ ਸਕਦਾ ਹੈ ਅਸੀਂ ਨਹੀਂ ਖਾਤਿਰ ਮਜ ਉਤੇ ਨਹੀਂ ਹੁੰਦਾ ਹੁਣ ਪਾਰ ਅਸੀਂ ਜਨੌਰਦਨ ਮਨੁੱਖ ਹਾਂ, ਮਨੁੱਖ ਕੁਦਰਤ ਦੀ ਸਭ ਤੋਂ ਵੱਡੀ ਰਚਨਾ ਹੈ। ਅੱਖਾਂ ਮੀਟਣ ਵਾਲਾ ਕਬੂਤਰ ਬੱਚਦਾ ਨਹੀਂ ਹੈ, ਬਿੱਲੀ ਉਸਨੂੰ ਧੋਣ ਤੋਂ ਫੜ ਕੇ ਖਤਮ ਕਰ ਦਿੰਦੀ ਹੈ। ਅਸੀਂ ਆਪਣੀ ਧੌਣ ਕਿਸੇ ਵੀ ਬਿੱਲੀ ਦੇ ਹੱਥ ਨਹੀਂ ਆਉਣ ਦੇਣੀ ਯਾਂ ਹੈ ਇਰਾਦਾ। ਕਿਤੇ ਇਹ ਤਾਂ ਨਹੀਂ ਕਿ ਬਿੱਲੀ ਖਤਮ ਕਰਦੀ ਹੈ ਤਾਂ ਕਰ ਦੇਵੇ ਆਪਾਂ ਕੀ ਲੈਣਾ ਹੈ। ਇਓਂ ਤਾਂ ਜਿਓਂਂ ਹੀ ਨਹੀ ਹੋਣਾ। ਇਓਂ ਤਾਂ ਹਾਲਾਤ ਅਤੇ ਲੋਕ ਸਾਡਾ ਮਜਾਕ ਉਡਾ ਕੇ ਮਜੇ ਲੈਣਗੇ । ਲੋਕ ਗੋਡੇ ਟੇਕ ਕੇ ਬੈਠਣ ਵਾਲੇ ਦੇ ਮੋਡਿਆਂ ਉੱਤੇ ਹੀ ਚੜਦੇ ਹਨ ।

ਕਿ ਬੱਸ ਗੁਜਰੀ ਜਾਂਦੀ ਹੈ, ਉਹ ਕੀ ਹੰਢਾਵੇਗਾ ਜਿੰਦਗੀ ਨੂੰ । ਜਿੰਦਗੀ ਪ੍ਰਤੀ ਨਾ ਮੁੱਖੀ ਵਤੀਰਾ ਗੱਦਾਰੀ ਹੈ। ਖੁਦ ਨੂੰ ਨਿਰਾਸ਼ ਰੱਖਣਾ ਗੱਦਾਰੀ ਹੈ। ਬਿੰਨਾ ਉਤਸ਼ਾਹ ਦੇ ਜੀਵਨ ਜੀਣਾ ਗੱਦਾਰੀ ਹੈ। ਦਿੱਸਦਾ ਹੋਣ ਦੀ ਸਮਰੱਥਾ ਹੋਣ ਦੇ ਬਾਵਜੂਦ ਨਾ ਦੇਖਣਾ, ਗੱਦਾਰੀ ਹੈ। ਸਾਹ ਚੱਲਦੇ ਹੋਣ ਤੇ ਜੀਵਨ ਦਾ ਲੁੱਤਫ ਨਾਂ ਲਿਆ ਜਾਵੇ ਇਹ ਤਾਂ ਗੱਦਾਰੀ ਹੈ । ਪੜੇ ਲਿਖੇ ਹੋਣ ਦੇ ਬਾਵਜੂਦ ਨਾਂ ਪੜਨਾ, ਗੱਦਾਰੀ ਹੈ। ਜੁੂਬਾਨ ਹੋਵੇ ਤਾਂ ਬੰਦਾ ਬੋਲੇ ਨਾ, ਇਹ ਤਾ ਗੱਦਾਰੀ ਹੈ। ਵਕਤ ਖੁੱਲਾ ਹੋਵੇ ਤੇ ਆਪਣਿਆਂ ਨੂੰ ਕਹੇ

ਨਰਿੰਦਰ ਸਿੰਘ ਕਪੂਰ ਜੀ ਆਪਣੀ ਕਿਤਾਬ ਬੂਹੇ ਬਾਰੀਆਂ ਵਿੱਚ ਲਿਖਦੇ ਹਨ, ਬੋਲਣ ਦੀ ਅੱਤ ਲੋੜ ਸਮੇਂ ਜਿਹੜਾ ਮਿੱਤਰ ਚੁੱਪ ਸਾਧ ਲਵੇ, ਉਹ ਗੱਦਾਰ ਹੁੰਦਾ ਹੈ। ਗੱਦਾਰ ਵਿਅਕਤੀ ਦੀ ਆਤਮਾ ਮਰ ਚੁੱਕੀ ਹੁੰਦੀ ਹੈ। ਗੱਦਾਰ ਭਾਵੇਂ ਕਿੰਨਾ ਵੀ ਪੜੇ ਲਿਖੇ ਹੋਣ, ਉਹਨਾਂ ਇਤਿਹਾਸ ਨਹੀਂ ਪੜਿਆ ਹੁੰਦਾ। ਗੱਦਾਰ ਨੂੰ ਗੱਦਾਰੀ ਕਰਨ ਲਈ ਕਿਹਾ ਨਹੀ ਜਾਂਦਾ।

ਹਰਦਿਆਂ ਤੋਂ ਤਾਂ ਪੁਸ਼ੂ ਨਹੀਂ ਮੁਨਕਰ ਹੁੰਦੇ, ਹਰਦਿਆਂ ਤੋਂ ਤਾਂ ਕੁਦਰਤ ਨਹੀਂ ਮੁਨਕਰ ਹੁੰਦੀ। ਮਨੁੱਖ ਨੂੰ ਤਾਂ ਹਰਦਿਆਂ ਪ੍ਰਤੀ ਸੁਚੇਤ ਰਹਿਣ ਲਈ ਦਿਮਾਗ ਮਿਲਿਆ ਹੈ ਜੁਬਾਨ ਮਿਲੀ ਹੈ ਜੁਬਾਨ ਨਹੀਂ ਤਾਂ ਇਸ਼ਾਰੇ ਹਨ, ਵਿਦਰੋਹ ਹੈ ਸਾਡੇ ਕੋਲ, ਨਾਰੇ ਹਨ ਸਾਡੇ ਕੋਲ, ਜਸ਼ਨ ਹਨ ਸਾਡੇ ਕੋਲ, ਪੁੁਲਾੜੇ ਹਨ ਸਾਡੇ ਕੋਲ ਸਾਡੇ ਕੋਲ ਗੀਤ ਹੈ, ਸੰਗੀਤ ਹੈ ਪ੍ਰੀਤ ਹੈ।

ਏ ਚਲਾਕੀ ਅਤੇ ਮੂਰਖਤਾ ਭਰਪੂਰ ਹੈ ਪਰ ਅਕਲਮੰਦੀ ਵਾਲਾ ਨਹੀਂ ਹੋ ਸਕਦਾ। ਏ ਗੱਲਾਂ ਇਹ ਤਰਕ ਆਵਾਜ਼ ਮੰਗਦਾ ਚੁੱਪ ਨਹੀਂ। ਚੁੱਪ ਹੀ ਪਲੀ ਹੈ ਕੇਹ ਕੇ ਮਸਲਿਆਂ ਦਾ ਹਾਲ ਨਹੀਂ ਹੋਣਾ ਚੁੱਪ ਕਿਥੇ ਪਲੀ ਹੈ ਕਿਥੇ ਖ਼ਤਰਨਾਕ ਹੈ ਇਦੇ ਬਾਰੇ ਪਤਾ ਹੋਣਾ ਇਦੇ ਬਾਰੇ ਸੁਚੇਤ ਹੋਣਾ ਹੀ ਜਨੂੰਨ ਜੋਗਾ ਕਰਦਾ ਹੈ

ਬੋਲਿਆ ਸਿਰਫ ਖੁਦ ਦੇ ਲਾਭ ਲਾਏ ਹੀ ਨੀ ਜਾਂਦਾ। ਸਾਬਾਸੇ, ਮਤ ਅਤੇ ਮਾਣ ਦੇ ਬੋਲ ਸਿਰਫ ਆਪਣੇ ਘਰਦਿਆਂ ਤੇ ਪਹਿਚਾਣ ਵਾਲਿਆਂ ਲਈ ਨਹੀਂ ਹੋਣੇ ਚਾਹੀਦੇ। ਜੇ

ਅਫਸੋਸ, ਜ਼ਿਆਦਾ ਲੋਕ ਚੁੱਪ ਹੀ ਭਲੀ ਹੈ ਬਾਰੇ ਸੋਚਦੇ-ਸੋਚਦੇ ਜਦੋਂ ਉਤੇ ਅਮਲ ਕਰ ਬੈਠੇ ਤੇ ਅਜ ਤਾ ਹੀ ਸਰਕਾਰਾਂ ਦਾ ਧੱਕਾ ਵੱਧ ਗਿਆ। ਬਦਮਾਸ਼ ਦੀ ਚਲਤ ਹੋ ਗਯੀ। ਸਰ ਚੁੱਕ ਲਿਆ ਅਤੇ ਤਕੜਿਆਂ ਨੇ ਸ਼ੇਰਾ ਨੂੰ ਵੀ ਬੱਕਰੀ ਵਾਂਗ ਚੰਡਕਾ ਲਿਆ। ਗੀਤਾਂ ਨੂੰ ਗਾਲ੍ਹਾਂ ਬਣਾ ਦਿਤਾ। ਜੇ ਐਸੀ ਤੁਸੀਂ ਚੁੱਪ ਤਾਹਿ ਗਿਣਤੀ ਦੇ ਲੋਕਾਂ ਨੇ ਪੰਜਾਬ ਦੀ ਪਹਿਚਾਣ ਸ਼ਰਾਬ, ਲਲਕਾਰੇ, ਫੁਕਰਾਪਨ, ਅਫੀਮ, ਨਸ਼ੇ, ਹਥਿਆਰ ਅਤੇ ਬਦਮਾਸ਼ੀ ਨਾਲ ਜੋੜ ਦਿਤੀ ਹੈ। ਜੇ ਅਸੀਂ ਨਾ ਬੋਲੇ

ਬੋਲਣ ਤੋਂ ਭਾਵ ਵੱਖ-ਵੱਖ ਕਰਨ ਤੋਂ ਨਹੀਂ ਹੈ। ਬੋਲਣ ਤੋਂ ਭਾਵ ਜਣੈਖਣੇ ਨਾਲ ਲੜਨ ਤੋਂ ਨਹੀਂ ਹੈ। ਚੁੱਪ ਨੂੰ ਤੋੜਨਾ, ਮਾਂ ਪਿਓ ਜਾ ਧੀ ਪੁੱਤ ਨਾਲ ਬਦਤਮੀਜ਼ ਹੋਣਾ ਨਹੀਂ ਹੈ। ਚੁੱਪ ਤੋੜਨਾ ਗਾਲ੍ਹਾਂ ਕੱਢਣੀਆਂ ਤਾ ਬਿਲਕੁਲ ਹੀ ਨਹੀਂ ਹੈ। ਮਾਂ ਪੈਣ ਦੀ ਗਾਲ ਕਢਣ ਵਾਲੇ ਨੂੰ ਪੁਛਾ ਕਿ ਜੇ ਗਾਲ੍ਹਾਂ ਕੱਢਣਾ ਬੁਰਾ ਨਹੀਂ ਹੈ ਤਾ ਕਿ ਆਪਣੀ ਮਾਂ ਪੈਣ ਥੀ ਲਯੀ ਗਾਲ੍ਹਾਂ ਸੁਨਣ ਲਈ ਰਾਜ਼ੀ ਹੈ। ਜੇ ਉਹ ਕਹੇ ਤਾਂ ਇਸੇ ਬੰਦੇ ਨੂੰ ਮਾਂ ਦੇ ਪੈਰੀ ਹੱਥ ਲੋਨ ਦਾ, ਪੈਣ ਤੋਂ ਰੱਖੜੀ ਬਧੋਨ ਦਾ ਤੇ ਧੀ ਦੇ ਸਿਰ ਉਤੇ ਹੱਥ ਰੱਖਣ ਦਾ ਕੋਈ ਹੱਕ ਨਹੀਂ ਹੈ। ਜੇ ਉਹ ਕਹੇ, ਗਾਲ ਕੱਢ ਤੋਂ ਸਕਦਾ ਪਰ ਨਹੀਂ ਸਕਦਾ ਤਾ ਐਸੇ ਬੰਦੇ ਨੂੰ ਗੱਲ ਕਢਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਕੁਛ ਦੇਣ ਵਾਲੇ ਨੂੰ ਕੁਛ ਲੈਣਾ ਤਾ ਪੈਂਦਾ ਹੀ ਹੈ ਗੱਲ ਤਾ ਚੁੱਪ ਨੂੰ ਤੋੜ ਕੇ ਬੋਲਣ ਦੀ ਸ਼ੁਰ ਕੀਤੀ ਸੀ ਬੋਲਣ ਤੋਂ ਭਾਵ ਹੈ ਦੁੱਖ ਸੁਖ ਦਾ ਸਵਾਦ ਰਚਨਾ। ਬੋਲਣ ਤੋਂ ਭਾਵ ਹੈ ਗੀਤਾਂ ਨੂੰ ਮਹਕਾ ਲੋਨਾ। ਬੋਲਣ ਤੋਂ ਮਤਲਬ ਹੈ ਔਲਾਦ ਨਾਲ ਦੋਸਤੀ ਦਾ ਰਾਬਤਾ ਕਾਯਮ ਕਰਨਾ। ਚੁੱਪ ਨੂੰ ਧਰਮ ਦਾ ਮਤਲਬ ਹੈਆਪਣੀ ਭੈਣ ਚੋਦੀਵਿਚਾਰ ਵਟਾਂਦਰਾ ਕਰਨਾਸਾਲਾਂ ਤੋਂ ਭਾਵ ਹੈਆਓ ਭਾਗਾਂ ਨੂੰ ਭਾਵੁਕ ਅਪੀਲ ਕਰਨ ਦਾ ਆਹਾ ਮਤਲਬ ਮਾਣ ਕਰਕੇ ਤਕਾ ਨਾ ਸੈਨਾ ਚੁੱਪ ਤੋੜਾਂ ਤਾ ਮਤਲਵ ਹੈ ਹੱਕ ਤਕ ਦੀ ਗੱਲ ਕਰਨਾ ਬੋਲਣ ਦਾ ਮਤਲਵ ਹੈ ਬੇਸ਼ਰਮੀ ਅਤੇ ਬਤਮੀਜ਼ੀ ਨੂੰ ਸਿਆਣਪ ਅਤੇ ਲਿਯਾਫਟ ਸਿਖੌਣਾ ਚੁੱਪ ਵਿੱਚੋ ਬਾਹਰ ਨਿਕਲਣ ਦਾ ਅਰਥ ਹੈ ਪਿਆਰ ਦੇ ਬੋਲ ਕਹਿਣਾ ਤੇ ਮਨ ਨਾਲੋਂ ਟੁੱਟ ਕੇ ਨਾ ਬਹਿਣਾ। ਬੋਲਣ ਦਾ ਮਤਲਬ ਹੈ ਦਿਲ ਦੇ ਕਹਿਣਾ। ਬੋਲਣ ਦਾ ਅਰਥ ਹੈ ਬੁਰੇ ਦਾ ਵਿਰੋਧ ਕਰਨਾ ਚੰਗੇ ਨੂੰ ਸਾਬਾਸ ਦੇਣਾ ਬੋਲਣ ਦਾ ਮਤਲਵ ਹੈ ਕਿਤਾਬਾ ਕੋਲੋਂ ਵਿਚਾਰ ਲੈਣਾ ਚੁੱਪ ਤੋੜਨ ਦਾ ਮਤਲਵ ਹੈ ਕਿਤਾਬਾ ਵਿੱਚੋ ਸਿੱਖੇ ਹੋਏ ਨੂੰ ਅਮਲੀ ਰੂਪ ਦੇਣਾ ਬੋਲਾਂ ਦਾ ਮਤਲਵ ਹੈ ਕ਼ ਕਰਾ ਨੂੰ ਚੁੱਪ ਵਿੱਚੋ ਕਢਣਾ ਕਰ ਵਿਚ ਗੱਲ ਬਾਤ ਦਾ ਮਾਹੌਲ ਬਣਾਈ ਰੱਖਣ ਵਾਲੇ ਲੋਕ ਸਮਾਜ ਵਿਚ ਵੀ ਹੁਣ ਸੰਬਾਦ ਰਾਚੋੰਦੇ ਹਨ ਪਰਿਵਾਰ ਨਾਲ ਬੁਰੇ ਭਲੇ ਦੀ ਚਰਚਾ ਕਰਦੇ ਰਹਿਣ ਵਾਲੇ ਘਰ ਤੋਂ ਬਾਹਰ ਦੀ ਭਲੇ ਨਾਲ ਖੜਦੇ ਆ ਤੇ ਬੁਰੇ ਦੇ ਸਮਣੇ ਡਟਦੇ ਹਨ। ਧੀ ਪੁੱਤਰ ਦਾ ਮਿੱਤਰ ਕਿਸੇ ਦਾ ਵੀ ਦੁਸ਼ਮਣ ਨਹੀਂ ਹੁੰਦਾ।

ਉਮੀਦ ਨਹੀਂ ਮੁੱਕਦੀਪੱਪੂ ਨੇ ਮੰਗੀ ਮੁਆਫੀਜਾਂਗਲਿਆਣੀ ਤੇ ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੇ ਸਾਲਾ ਸਮਾਗਮ ਐਸੋ ਪੰਜਾਬ ਦਾ ਮਾਣ ਮੱਤਾ ਸ਼ਾਇਰ ਸੁਰਜੀਤ ਪਾਤਰਕੀ ਲਾਚਾਰ ਕਰਾਂ ਮੈਂ ਆਪਣੀ ਕਿਤਾਬਗੁਰੂ ਨਾਨਕ ਪਾਤਸ਼ਾਹ ਨੇਤਾਂ ਉਸ ਪ੍ਰਭੂ ਆਪ ਹੀ ਹੈ ਕਾਲੀ ਰਾਤ ਹੈ ਪਰ ਇਕ ਨਿਮੇ ਦੀਵੇ ਦੀ ਵੀ ਹੈ। ਹੋ ਸਕਦਾ ਹੈ ਚੁੱਪ ਦੀ ਹਾਮੀ ਭਰਨ ਵਾਲੇ ਜਾ ਚੁੱਪ ਰਹਿਣ ਦੇ ਆਦਿ

ਜਾ ਮਨੂੰ ਮਿਲਣ ਤੇ ਕਹਨ, ਰਾਣੀ tension ਨਾ ਲਵੇ ਇਹੋ ਜਿਯਾ ਗੱਲਾਂ ਦੀ, ਰਬ ਸਬ ਦੇਖਦਾ ਹੈ। ਕਿਉਕਿ ਅਕਸਰ ਐਸੀ ਇਹ ਸੰਵਾਦ ਸੁਣਦੇ ਆ ਕੇ ਰਬ ਸਬ ਦੇਖਦਾ ਹੈ। ਕਿ ਦੇਖਦਾ ਹੈ ਜੀ ਰਬ। ਕਿ ਰਬ ਇਹ ਦੇਖਦਾ ਹੈ ਕਿ ਐਸੀ ਤੇ ਬੋਲਣ ਵੇਲੇ ਬੋਲ ਨਹੀਂ ਰਹੇ। ਕਿ ਰਬ ਇਹ ਦੇਖਦਾ ਹੈ ਕਿ ਐਸੀ ਫੈਸਲਾ ਉਤੇ ਜਾਹਿਰ ਛਿਡ਼ਕ ਰਹੇ ਹੈ। ਕੇ ਅਸੀਂ ਓਹਨਾ ਨੂੰ ਵੋਟਾਂ ਪਾ ਰਹੇ ਹਾਂ ਜੋ ਲੋਕ ਦੇ ਹਿਤਾ ਦੇ ਦੁਸ਼ਮਣ ਨੇ। ਤੇ ਐਸੀ ਵਾਲਾ ਖਾਣਾ ਖਾ ਰਹੇ ਹਨ। ਕੇ ਐਸੀ ਧਰਮ ਸਥਾਨਾਂ ਨੂੰ ਵਯਿਪਾਰ ਕੇਂਦ੍ਰ ਬਣਾ ਰਹੇ ਹਨ। ਤੇ ਐਸੀ ਰਬ ਦੇ ਨਾਂ ਉਤੇ ਚੰਦਾ ਇਕੱਠਾ ਕਰ ਰਹੇ ਹੈ। ਤੇ ਐਸੀ ਬੇਕਾਰ ਗਤੀਆਂ ਗੰਦਾ ਗਾਣਾ ਬਾਜ਼ਦਾ ਬਰਦਾਸ਼ਤ ਕਰ ਰਹੇ ਹੈ। ਕੇ ਐਸੀ ਥੀ ਬੈਣੰ ਤੇ ਮਾਂ ਦੀ ਗਾਲ ਕੱਢਦੇ ਨੇ। ਸੰਜੋਂਦੇ ਨਹੀਂ ਕੇ ਨਾ ਬਹਿ ਗਾਲ ਨਹੀਂ ਕੱਢਣੀ ਕਿਉਕਿ ਐਸੀ ਆਪ ਗਾਲ੍ਹਾਂ ਕੱਢਦੇ ਹਾਂ ਪਰ ਜੇ ਕੋਈ ਸਾਨੂ ਕੱਢੇ ਤਾਂ ਲੜਦੇ ਹਾਂ। ਤੁਹਾਨੂੰ ਗਾਲ ਵਾਲੀ ਕੋਈ ਖਹਿਰਾਪਰਗਟ ਹੋ ਕਰ ਨੂਰ ਸਦਾਇਉਡੁੱਬ ਰਹੇ ਨੂੰ ਰੱਬ ਦੀ ਕੇ ਤਿਆਂ ਨੂੰ ਭੁੱਖਾ ਵਿਚ ਕਤਲ ਕੀਤਾ ਜਾ ਰਿਹਾ ਹੈ। ਕਿ ਦੇਖ ਰਿਹਾ ਹੈ ਰਬ ਕਿ ਐਸੀ ਪਾਣੀ, ਹਵਾ, ਧਰਤੀ ਅਤੇ ਦਰੱਖਤਾਂ ਦੇ ਦੁਸ਼ਮਣ ਬੰਦੇ ਜਾ ਰਹੇ ਹੈ। ਤੇ ਮੰਦਿਰ ਦੀ ਅਨੁਵਾਦ ਕੀਤੀ। ਓਫ ਦੀ ਕਵਿਤਾ ਪੜਿ ਸੀ। ਈਸ਼ਵਰ ਉਹ ਤੁਹੋਡੇ ਨਾਲ ਸਾਂਝੀ ਕਰਦਾ ਹਾਂ। ਇਕ ਗੱਲ ਦਸਯੋ, ਕਿਉਕਿ ਕਵਿਤਾ ਕਹਾਣੀ, ਨੋਵਾਲ ਨਾਟਕ ਜਾ ਲੇਖ ਪੜੋ। ਜੇ ਨਹੀਂ ਪੜਦੇ ਤਾ ਇਹ ਕੋਈ ਵੱਡੀਆਂ ਗੱਲ ਨਹੀਂ ਬਲਕਿ ਖੁਦ ਨਾਲ ਥੋਖਾ ਕਰਨ ਆਲੀ ਗੱਲ ਹੈ। ਤੁਹਾਨੂੰ ਪਤਾ ਹੈ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀ ਕਿਤਾਬਾਂ ਨੂੰ ਹੀ ਅਸਲੀ ਮਿੱਤਰ ਮੰਨਦੇ ਸਨ। ਫਾਂਸੀ ਛੱਡਣ ਤੋਂ ਕੁਛ ਦੇਰ ਪਹਿਲਾ ਭਗਤ ਸਿੰਘ ਦੀ ਦੀ ਕਿਤਾਬਾਂ ਪੈਡ ਰਹੇ ਸਨ। ਭਗਤ ਸਿੰਘ ਹੁਰੇ ਲਿਖਦੇ ਭੀ ਭੂਤ ਕਮਾਲ ਦਾ ਸਨ। ਤੁਸੀਂ ਪੜਿ ਹੈ ਓਹਨਾ ਦੀ ਕੋਈ ਲਿਖਤ?

ਮੈਨੂੰ ਟੁੱਟਣ ਨਾਲ ਲੱਚਰ ਗਾਣੇਜਦੋਂ ਧੁਨੀਆਂਮੇਰਾ ਆਪਣਾ ਪੱਰਸਪਰਭਾਤੇ ਪ੍ਰਭ ਨਾਮੁ ਕਰਿ ਟਹਲ ਕਰਣੀ ਕਾਰ ਦਾ ਨਹੀਂਮੈਂ ਤਾਂ ਉਸ ਜ਼ਮੀਨ ਤੋਂ ਸੜਕ ਮੈਂ ਤਾਂ ਈਸ਼ਵਰ ਹਾਂ। ਉਥੋਂ, ਜੀਵਨ ਪ੍ਰੇਮ ਹੈਂ। ਪ੍ਰੇਮ ਹੀ ਜੀਵਨ ਹੈ। ਈਸ਼ਵਰ ਅਤੇ ਤਨਹਾ ਹੋਣ ਨਾਲੋਂ ਤਾ ਚੰਗਾ ਹੈ ਇਨਸ਼ਾਨ ਹੋਣਾ। ਹੁਣ magazine ਵਿੱਚੋ ਧਨਵਾਦ। ਹਨ ਚੰਗਾ ਹੈ ਇਨਸਾਨ ਹੋਣਾ ਰਬ ਦੀ ਕੋਈ ਸ਼ਕਲ ਨਹੀਂ ਰਬ ਦਾ ਕੋਈ ਆਕਾਰ ਨਹੀਂ ਰਬ ਸ਼ਕਲ ਆਕਾਰ ਤੋ ਮੁਕਤ ਹੈ ਪਰ ਉਸਨੇ ਸਾਨੂ ਸਬ ਦਿੱਤਾ ਹੈ ਸਾਡਾ ਆਕਾਰ ਹੈ ਸਾਡੇ ਕੋਲ ਮਾਂ ਦੇ ਗਰਭ ਵਿੱਚੋ ਮਿਲਦੀਆਂ ਤੇ ਕੁਦਰਤ ਦੀਆ ਦਿਤੀਆਂ ਬਹੁਤ ਸ਼ਕਤੀਆਂ ਹਨ। ਦੇਖਣ ਦੀ ਸੁੰਗਣ ਦੀ ਸਪਰਸ਼ ਦੀ ਸਵਾਦ ਦੀ ਤੁਰਨ ਦੀ ਬੈਠਣ ਦੀ ਕੱਢਣ ਦੀ ਪੜਨ ਦੀ ਬੋਲਣ ਦੀ ਸੁਣਨ ਦੀ ਇੰਨਾ ਕੁਛ ਹੈ ਸਾਡੇ ਕੋਲ ਫਿਰ ਕ੍ਯੂਂ ਸੋਟੀਐ ਰਬ ਤੇ ਗੱਲ ਕੇ ਰੱਬ ਸਬ ਕੁਛ ਦੇਖਦਾ ਹੈ। ਕਿ ਰੱਬ ਨੇ ਸਾਨੂ ਦੇਖਣ ਲਯੀ ਅੱਖਾਂ ਨਹੀਂ ਦਿਤੀ? ਜਿਹਨਾਂ ਨੂੰ ਅੱਖਾਂ ਨਹੀਂ ਦਿਤੀਆਂ ਉਹ ਅਪਣੇ ਅੰਦਰ ਦੀ ਨਜ਼ਰ ਨਾਲ ਆਖਿਆ ਨਾਲੋਂ ਵੱਧ ਦੇਖਦੇ ਨੇ। ਉਹ ਨਹੀਂ ਕਹਿੰਦੇ ਕੇ ਰੱਬ ਆਮ ਲੋਕਾਂ ਨੂੰ ਉਹਨਾਂ ਦੇ ਕਾਤਲਾਂ ਨੂੰ ਮਿਲਿਆਸਕੂਲਾਂ ਤੋਂ ਅੱਖਾਂ ਨੂੰ ਰਾਤ ਨੂੰ ਨਹੀਂ ਖੜਕਣਗੇ ਮਾਜਰਾ ਸਨਵਿਅੰਗ ਆਉ ਬਣਦਾ ਹੈ ਕਿ ਉਹ ਰੱਬ ਨੂੰ ਦਖਲ ਦੇਣ ਦਾ ਵਿਰੋਧ ਰਬ ਕੋਲ ਜੇ ਸ਼ਰੀਰ ਹੋਵੇ ਜੁਬਾਨ ਹੋਵੇ, ਉਮਰ ਹੋਵੇ ਤਾ ਉਹ ਜਰੂਰ ਦੇਖੇ ਤੇ ਬੋਲੇ। ਉਹ ਸਾਡੇ ਤਵਾੜੇ ਸਾਰੀਆਂ ਵਿਚ ਹੈ। ਉਹ ਦੇਖਣਾ, ਸੁਨਣਾ, ਬੋਲਣਾ ਚਾਉਂਦਾ ਹੈ।

ਮਨੁੱਖ ਦਾ ਬੋਲ ਨਾ, ਸੁਨਣਾ, ਪੜਨਾ ਕਰਨਾ ਹੀ ਰੱਬ ਦਾ ਹੈ। ਹੋਰ ਰੱਬ ਮਰਿਆ ਮਸਾਣਾ, ਉਚਾਣਾਂ ਨਿਵਾਣਾਂ, ਜੰਗਲਾਂ, ਜੇਰੀਆਂ, ਅਸਮਾਨਾਂ ਵਿਚ ਆਸਨ ਲਈ ਨਹੀਂ ਬੈਠਾ ਹੈ। ਰੱਬ ਟੂਣਿਆਂ ਤੇ ਨਈ ਆਂ ਰਬ ਪੁੱਠੇ ਲਟਕਣ ਵਿਚ ਨੀ ਆ ਰਬ ਕਟਰਤਾ ਵਿਚ ਨੀ ਆ ਰਬ ਉਂਚ ਨੀਚ ਜਾਤ ਪੈਟ ਝੂਠ ਵਿਚ ਬਿਲਕੁਲ ਨਈ ਆ

ਰਬ ਵਿਰਖਾ ਦੀ ਛਾਂ ਵਿਚ ਹੈ। ਵਿਰਖ ਲੋਣ ਵਾਲਿਆਂ ਦੇ ਮੂੰਹ ਵਿਚ ਹੈ। ਹਿੰਮਤ ਦਿਲੇਰੀ ਵਿਚ ਹੈ, ਮੁਹੱਬਤ ਵਿਚ ਹੈ, ਭਾਈਚਾਰੇ ਵਿਚ ਹੈ, ਆਜ਼ਾਦੀ ਵਿਚ ਹੈ। ਅਮ੍ਰਿਤ ਵਿਚ ਹੈ, ਜਹਿਰ ਵਿਚ ਹੈ, ਸ਼ਬਦ ਵਿਚ ਹੈ, ਸੁਥਰੇ ਸੰਗੀਤ ਵਿਚ ਹੈ, ਇਮਾਨਦਾਰੀ ਵਿਚ ਹੈ, ਰਬ ਧੀਆਂ ਪੈਣਾ ਦੀ ਆਜ਼ਾਦੀ ਅਤੇ ਕਦਰ ਵਿਚ ਹੈ, ਰਬ ਮਨੁੱਖ ਦੀ ਤਰੀਕੀ, ਭਲਾਈ ਸੁਖ ਸਹੁਲਤ ਲਯੀ ਕੁਛ ਨਵਾਂ ਖੋਜਦੇ ਰਹਿਣ ਵਿਚ ਹੈ।

ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿਮਰਨ ਭੈਣ ਜੀ ਸਤਿ ਸ਼੍ਰੀ ਅਕਾਲ ।

ਅਸੀਂ ਤੇ ਬਹੁਤ ਵਧੀਆ ਘਰ ਬਾਲ ਬੱਚੇ ਰਾਜੀ ਨੇ? ਬਾਲ ਬੱਚੇ ਵਧੀਆ ਭੈਣ ਜੀ ਵਧੀਆ ਵਧੀਆ । ਅੱਛਾ ਜੀ ਚਲੋ ਵਧੀਆ ਈ ਰਹਿਣਾ ਚਾਹੀਦਾ ।

ਹਮ ਪਿੱਛੇ ਕ਼ੁਇਸਨ ਆਏ ਲੋਹੜੀ ਆਹ ਗਈ ਕੇ ਵਕਤ ਪਾਇਆ ਨਿਆਣਿਆ ਨੂੰ ਬਸ। ਗੁਡੀਆਂ ਲਿਆ ਕੇ ਦਿਓ ਫਿਰ ।ਗੁਡੀਆਂ ਆਵੇ ਆਹੋ ਗੁਡੀਆਂ ਨੇ ਬੜਾ ਵਕਤ ਪਾਇਆ ਕਿੰਨੀਆਂ ਕ ਗੁਡੀਆਂ ਲਿਆ ਲਿਆ ਕੇ ਇਹਨਾਂ ਨੂੰ ਮੈ ਦਵਾ । ਮੈ ਕਹਿੰਦੀ ਮਹੀਨਾ ਪਹਿਲਾ ਈ ਸ਼ੁਰੂ ਹੋ ਜਾਂਦੇ ਨਿਆਣੇ ਸਾਡੇ ਤੇ।

ਇਹਨਾਂ ਨੇ ਮਹੀਨਾ ਪਹਿਲਾ ਤੁਸੀ ਮਹੀਨੇ ਦੀ ਗੱਲ ਕਰਨ ਦੇ ਮੇਰੇ ਨਿਆਣੇ ਦੋਹ ਮਹੀਨੇ ਪਹਿਲਾ ਉੱਪਰ ਚੜ੍ਹ ਜਾਂਦੇ ਆ।

ਨਜ਼ਰ ਵੱਟੂ ਚਾੜ੍ਹੇ ਹੁੰਦੇ ਇੱਧਾ ਲੱਗਦਾ ਜੀਦਾ ਕੋਠੇ ਤੇ। ਕਿਸੇ ਨੇ ਇਕ ਦਿਨ ਗਲੀ ਚ ਪੁੱਛ ਈ ਲਿਆ ਇਹ ਤੁਹਾਡੇ ਬੱਚੇ ਨੇ ਇਹ ਮਾਂ ਇੰਨੀ ਗੋਰੀ ਬੱਚੇ ਕਾਲੇ। ਧੁੱਪ ਚ ਚੜ੍ਹ ਕ ਇੱਦਾ ਰੰਗ ਕਾਲਾ ਕਰਦੇ ਜਿੱਦਾ ਭੱਠੀ ਲਾਗੇ ਇਹਨਾਂ ਨੂੰ ਖਲਾਰੀ ਦਾ ਹੁੰਦਾ ਆ। ਇਹ ਤਾ ਹਾਲ ਬਨਾਂਦੇ ਆਪਣਾ । ਪਛਾਣੇ ਲੱਲੀਆ ਦੇ ਨਿਆਣੇ ਲਗਦੇ ਲੱਲੀਆ ਦੇ ।

ਇਹ ਧੁੱਪ ਬੜੀ ਸੇਕ ਦੇ ਨਿਆਣੇ। ਆਹ ਮੁੰਡਾ ਮੇਰਾ . ਆਹ ਮੁੰਡੇ ਮੇਰੇ ਦਾ ਵੀ ਇਹੋ ਹਾਲ ਜੇ। ਉਹ ਵੀ ਵਾਕੇ ਕੋਠੇ ਈ ਚੜ੍ਹਿਆ ਰਹਿੰਦੇ ਜੇ ਦੋਹ ਮਹੀਨੇ ਕੋਠੇ ਈ ਰਹਿੰਦਾ ਜੇ । ਕਾਲਾ ਕਲੁਤਾ ਹੋ ਜਾਂਦਾ ਜੇ। ਹਮ

ਕਿ ਬੰਦਾ ਕਰੇ। ਮੈਨੂੰ ਤਾ ਗੁਆਂਢਣ ਵੀ ਕਹਿੰਦੀ ਸੀ ਨੀ ਤੇਰਾ ਮੁੰਡਾ ਕਿੰਜ ਦਾ ਆ ਮੈ ਕਿਹਾ ਮੈ ਕਿ ਕਰਾ ਇਹ ਗੁਡੀਆਂ ਨੀ ਛੱਡ ਦਾ ਉਹਦੇ ਧੁੱਪ ਪੈ ਪੈ ਤਾ ਰੰਗ ਕਾਲਾ ਹੋਗਿਆ ਕਹਿੰਦੀ ਨੀ ਤੇਰੇ ਮੁੰਡੇ ਦਾ ਰੰਗ ਤੇ ਬਾਹਲਾ ਈ ਕਾਲਾ ਆ। ਮੈ ਕਿਹਾ ਨਹੀਂ ਕਾਲਾ ਤਾ ਨੀ ਸੀ ਹੈਗਾ ਕਾਲਾ ਬਣ ਗਿਆ ਆ ਮੈ ਕਿਹਾ ਕੋਈ ਗੱਲ ਆਪੇ ਗਰਮੀਆਂ ਚ ਸਹੀ ਹੋਜੂਗਾ । ਉਹਨੂੰ ਕਹਿਣਾ ਬਹੁਤੀਆਂ ਗੱਲਾਂ ਆਉਣ ਦੀਆ ਤੇ ਕੱਜਲ ਸਮਜ ਕੇ ਲਗਾ ਲਿਆ ਕਰ ਇਹਨੂੰ . ਤੁਹਾਨੂੰ ਪਤਾ ਗੱਲਾਂ ਕਰਦਿਆਂ ਸੀ ਜਨਾਨੀਆਂ ਤੇ । ਆਹੋ ਸਾਰੀ ਦਿਹਾੜੀ ਤੇ ਗੁਡੀਆਂ ਦੇ ਮਗਰ ਦੌੜ ਦਾ ਰਹਿੰਦਾ ਆ।

ਫਿਰ ਕੀਤੇ ਐਤਵਾਰ ਦਾ ਦਿਨ ਆਜੇ ਫੜ੍ਹਕੇ ਨਵਾਈ ਦਾ ਮਸਾਂ ਨਾਹੋਂਦੇ ਈ ਨੀ ਹੈਗੇ ਨਿਆਣੇ ਨਹਾਣ ਤੇ ਕੀਤੇ ਰੰਗ ਰੁੰਗ ਨਿਕਲੇ ਇਹਨਾਂ ਦਾ ਨਹਾਣਾ ਈ ਠੰਡ ਲੱਗਦੀ ਇਹ। ਜੇ ਕੀਤੇ ਮੇਰੇ ਦੋਨੋ ਨਿਆਣੇ ਨਹਾ ਲੈਣ ਪੂਰਾ ਬਾਥਰੂਮ ਈ ਕਾਲਾ ਕਰ ਛੱਡਦੇ ਆ। ਚੰਗੀ ਕਾਲਕੋ ਨਿਕਲਦੀ ਸਾਬਣ ਵੀ ਕਾਲੇ ਹੋ ਜਾਂਦੇ ਮੇਰੇ ਤੇ ਮੈ ਕਿ ਕਰਾ । ਮੈ ਤੇ ਕਿਸੇ ਦਿਨ ਕੂਚਾ ਫੜ੍ਹ ਕੇ ਰਗੜ ਦੇਣਾ ਇਹਨਾਂ ਦੋਨੋ ਬੱਚਿਆਂ ਨੂੰ ਛਿੱਲ ਦੇਣਾ ਫੜ੍ਹ ਕੇ ਵੇਖਿਓ ।

ਵਾਕੇ ਭੈਣਜੀ ਗੱਲ ਤੁਹਾਡੀ ਸਹੀ ਜੇ । ਇਹ ਕੁਚਣ ਵਾਲੇ ਹੋਏ ਨਿਆਣੇ ਸਾਡੇ ਇਹ ਨੀ ਇੰਜ ਸਹੀ ਹੋਣ ਵਾਲੇ ਹੈਗੇ ।

ਕੋਈ ਗੱਲ ਨੀ ਗਰਮ ਪਾਣੀ ਨਾਲ ਨਵਾਏ ਉਹ ਜਦੋ ਨਵਾਓਗੇ ਹਣਾ ਇਹਨਾਂ ਨੂੰ ਗਰਮ ਪਾਣੀ ਨਵਾਏ ਉਹ ਫਿਰ ਰੰਗ ਜਿੱਦਾ ਸਾਫ ਨਿਕਲ ਆਉਂਦਾ ਆ ਜਦੋ ਮੈ ਵੀ ਐਤਵਾਰ ਨਵਉਣੀ ਆਖੇ ਲੱਗੇ ਤੇ ਫਿਰ ਮੈ ਗਰਮ ਪਾਣੀ ਕਰਕੇ ਮੈ ਨਾਵਉਂਦੀ ਨਾਲੇ ਸ਼ਾਮੀ ਆ । ਸਾਰੀ ਦਿਹਾੜੀ ਤਾ ਗੁਡੀਆਂ ਵਧਾਉਂਦਾ ਰਹਿੰਦਾ ਗੁਡੀਆਂ ਮਗਰ ਲੁ ਲੁ ਫਿਰਦਾ ਰਹਿੰਦਾ ਆ ਤੇ ਨਵਾਵਾਂ ਕਿਹੜੇ ਵੇਲੇ ਦਿਨੇ ਤੇ ਨਹੋਂਦਾਂ ਈ ਨੀ ਫਿਰ ਸ਼ਾਮ ਵੇਲੇ ਮੈ ਗਰਮ ਪਾਣੀ ਕਰਕੇ ਤੇ ਫਿਰ ਨਵਾਂਕੇ ਤੇ ਫਿਰ ਬਿਸਤਰੇ ਚ ਵੜ੍ਹ ਦਿੰਦੀ ਆ ।

ਹਮ

ਤੇ ਹਜੇ ਸਾਰੀ ਦੋ ਵਾਰੀ ਡੋਰ ਲਿਆ ਕੇ ਦਿੱਤੀ ਆ ਸਾਰੀ ਉਜਾੜ ਦਿੱਤੀ ਇਹਨੇ ਤੇ ਹੁਣ ਫਿਰ ਲੋਹੜੀ ਤੇ ਮਗਰ ਪਿਆ ਸੀ । ਮੈਨੂੰ ਫਿਰ ਲਿਆ ਕੇ ਦਊ ਡੋਰ ਫਿਰ ਲਿਆ ਕੇ ਦਿੱਤੀ ਕਿ ਕਰਨਾ ਭੈਣਜੀ ਤੀਸਰੀ ਵਾਰ ਡੋਰ ਆਗਿ ਹੁਣ ਇਹਦੀ । ਫਿਰ ਚੀਰੇ ਜਿਹੜੇ ਉਂਗਲਾਂ ਤੇ ਲੱਗਦੇ ਉਹ ਵੱਖਰੇ ਫਿਰ ਰੋਟੀ ਨੀ ਖਾਦੀ ਜਾਂਦੀ ਫਿਰ ਰੋਂਦਾ ਆ ਨਹੀਂ ਖਾਦੀ ਜਾਂਦੀ .

ਤੇ ਫਿਰ ਇਹਨਾਂ ਨੂੰ ਆਪ ਤੇਲ ਤੇ ਹਲਦੀ ਸਾੜਕੇ ਲਾਇਆ ਕਰੋ ਇਹਨਾਂ ਨੂੰ। ਤੇਲ ਤੇ ਹਲਦੀ . ਸਾੜ ਕੇ ਉਹ ਇਹਨਾਂ ਨੂੰ ਲਾਇਆ ਕਰੋ ਰਾਤ ਵੇਲੇ ਟਗੋਰ ਦਿਆਂ ਕਰੋ ਉਦੇ ਨਾਲ ਅਰਾਮ ਛੇਤੀ ਆ ਜਾਂਦਾ ਫਿਰ ਰਾਤੀ ਟੈਗੋਰਾ ਦਿੰਦੀ ਇਹਨੂੰ ਰੋਟੀ ਤਾ ਇਹਦੇ ਕੋਲੋਂ ਆਪਣੇ ਹੱਥਾਂ ਨਾਲ ਖਾਦੀ ਨੀ ਜਾਂਦੀ ਚੀਰੇ ਆਏ ਹੁੰਦੇ । ਫਿਰ ਮੈ ਟੈਗੋਰਾ ਦੇਹ ਕੇ ਸਵਾ ਦਿੰਦੀ ਸਵੇਰ ਨੂੰ ਠੀਕ ਹੋ ਜਾਂਦੇ ਸਵੇਰ ਨੂੰ ਫਿਰ ਤੁਰ ਪੈਂਦਾ ਠੀਕ ਉਹਨਾਂ ਵਿਚਾਰਿਆ ਨੇ ਕਿ ਹੁਣਾ ਉਂਗਲਾਂ ਨੇ । ਹਮ ਆਹੋ ।